ਆਏ ਉਹਦੋ ਪ੍ਰਸ਼ਾਦ ਦੇ ਆਏ ਉਹੀ ਬੱਸ

ਸਾਡੇ ਵੀ ਇੱਦਾਂ ਹੀ ਕਰਦੇ ਏ ਅਸੀਂ ਵੀ ਬਾਬਾ ਜੀ ਦਾ

ਤੇ ਜੋਤ ਚ ਮਾਤਾ ਦੇ ਅੱਗੇ ਜੋਤ ਜਗਾਦੇ ਹਾਂ

ਹਾਂਜੀ ਹੋਰ ਹੋਰ ਦੱਸੋ ਆਂਟੀ ਬੱਸ

ਉਹ ਪੋਤਰੀ ਤੁਹਾਡੀ ਕੀ ਨਾਮ

ਬੜੇ ਸਰਾਰਤੀ ਹੋਗੇ ਸਾਡੇ ਤੋ ਇੱਕ number ਅੱਗੇ ਨੇ ਬੱਚੇ ਅੱਜਕਲ ਤੇ

function ਹੈਗਾ ਸੀ ਵਿਸ਼ਾਖੀ ਦਾ ਸਕੂਲੇ

ਵਿੱਚ ਏ ਨਾ ਤੇ

ਗਈ ਏ ਅੱਜ ਉਹ ਵਿਸਾਖੀ ਤੇ ਉਹਨਾ ਨੇ

ਕੱਲ ਅਹ ਬੜਾ ਸ਼ੋਂਕ ਚੜਿਆਂ ਹੋਣ ਦਾ ਵੀ ਬੱਚਿਆਂ

ਸਾਡੀ ਨੂੰਹ ਨੂੰ ਤੇ ਬਹੁਤ ਜਿਆਦਾ ਹੀ ਹੈਗਾ ਸ਼ੋਂਕ

makeup ਕਰਨ ਦਾ ਛੋਟੀ ਜੀ ਹੋਣੀ ਏ ਅਜੇ ਹੁਣ ਆਓ ਛੋਟੀ ਜੀ ਪੰਜ ਸਾਲ ਦੀ ਏ ਹੁਣ ਵੀ ਵੇਖੋ ਆਂ ਤੁਸੀਂ ਗੁਡੀਆ ਦੇ ਘਰ ਜਾ ਰਹੇ ਹਾਂ

ਬਿਲਕੁਲ ਆਪਣੇਂ ਆਪ ਹੀ ready ਹੋ ਰਹੀ ਏ makeup ਕਰ ਰਹੀ ਏ ਬਿੰਦੀ ਲਗਾ ਰਹੀ ਏ lipstick ਲਗਾ ਰਹੀ ਏ ਕੱਪੜੇ ਆਪਣੇ ਆਪ ਹੀ ਬਿਲਕੁਲ ready ਹੋ ਰਹੀ ਏ ਇਹ ਮੰਮੀ ਨੂੰ ਵੇਖ ਵੇਖ

ਉਹੀ ਬੱਚੇ ਨੇ ਸਿੱਖਣਾ ਤੇ ਉਹੀ ਹੈ ਨਾ ਜੋ ਦੇਖਦੇ ਨੇ

ਅਜੇ ਤੇ ਮੰਮੀ ਉਹਦੀ ਬਿਲਕੁਲ simple ਰਹਿੰਦੀ ਹਾਂ ਕੋਈ ਉਹਨਾ ਉਹ ਕਰਦੀ ਨਹੀਂ ਇਹਨੂੰ ਜਿਆਦਾ ਮੰਮੀ ਨੇ ਜਰਾ ਕ਼ ਸਵੇਰੇ lipstick ਲਗਾਹ ਦੇਣੀ ਏ ਤੇ ਤਾਂ ਵੀ ਉਹ ਕਹੇਗੀ ਕਿੱਥੇ ਚੱਲੇ ਹੋ ਤੁਸੀਂ lipstick ਕਿਉਂ ਲਗਾਈ ਏ ਕਿਸ ਕਰਕੇ ਲਗਾਈ ਏ ਕਿਥੇ ਚਲੇ ਹੋ ਤੇ ਨਾਨੀ ਘਰ ਤੋ ਨਹੀਂ ਚੱਲੇ

ਅਹ ਮੈਨੂੰ ਵੀ ਮੈਨੂੰ ਵੀ ਇੰਨਾ ਨਹੀਂ ਏ ਮੈਂ simple ਹੋ ਵਗੈਰਾ ਹੀ simple ਹੀ ਤਿਆਰ ਹੋ ਜਾਈਦਾ ਇੰਨਾ ਨਹੀਂ ਬੱਸ

ਜਾਣਾ ਹੋਏ ਮੰਮੀ ਰੋਜ ਲਗਾਦੀ ਏ ਵੀ ਲਗਾਏ ਉਹ

ਐਵੇ ਹੀ ਬੱਸ function ਘਰ ਹੋਵੇ ਤੇ ਐਵੇਂ ਹੀ ਬੱਸ suit ਪਾਏ ਤੇ ਤਿਆਰ

ਹਾਂਜੀ ਇਸ ਚ ਮੇਰੇ ਵੀ ਹੈਗੇ ਏ ਮਾਮੇਂ ਦੀ ਛੋਟੀ ਏ ਛੋਟੀ ਕੁੜੀ ਉਹਨੂੰ ਵੀ ਬੜਾ ਸ਼ੋਂਕ ਏ ਉਹ ਤੇ ਪੂਰੀ ਤੂਫ਼ਾਨ ਵੇਲ ਹੈਗੀ ਏ

ਹਰੇਕ ਜਗ੍ਹਾ ਤੇ ਘੁੰਮਦੀ ਏ ਸਾਰਿਆਂ ਦੇ ਘਰ ਘੁੰਮਦੀ ਏ ਪੂਰੇ ਤੇ ਉਹ ਤੇ

ਹਾਂਜੀ ਸਾਡੀ ਨਹੀਂ ਜਾਂਦੀ ਕਿਧਰੇ ਆਸ਼ ਪੜੋਸ ਕਿਸੇ ਦੇ ਵੀ ਨਹੀਂ ਜਾਂਦੀ ਘਰ ਵਿੱਚ ਹੀ busy ਰਹਿੰਦੀ ਏ

ਆਪਣੇ ਚ ਹੀ ਜਿਆਦਾ ਤਾਂ ਆਪਣੇ ਚ ਹੀ ਮਸਤ ਰਹਿੰਦੇ ਨੇ toys ਨਾਲ ਖੇਡ ਲਿਆ ਆਪਣਾ ਜਾਂ

ਨਾ ਮੇਰੇ ਨਹੀਂ ਹੈ

ਬੱਸ ਆਂਟੀ

ਵਧੀਆ

ਹੋਰ ਸੁਨਾਓ ਗੱਲ ਬਾਤ ਕੋਈ ਗੱਲ ਬਾਤ ਆਂਟੀ ਤੁਸੀਂ ਦੱਸੋ ਇੱਧਰ ਤੇ ਕੋਈ ਹੈ ਨਹੀਂ ਅਜੇ

ਇੱਧਰ ਗੁਰੁਦੁਆਰੇ ਰੋਜੀ ਹਾਂ ਕੁਟੀਆ ਸਾਹਿਬ ਜਾਣ ਵਾਸਤੇ ਤਿਆਰ ਹੋ

ਹਾਂ ਹਾਂ ਹੋ ਰਹੇ ਹੋਣੇਂ ਏ ਐਵੇਂ ਹੋਈ ਸੀ ਗੱਲ ਹੁਣੇ

ਹਾਂਜੀ ਅਸੀਂ ਵੀ ਤੇ ਬੱਸ ਚੱਲੇ ਹਾਂ ਤਿਆਰ ਹੋਣ ਲੱਗੇ ਸੀ

ਹੋਰ ਅਸੀਂ ਵੀ ਤਿਆਰ ਹੋਕੇ ਬੈਠੇ ਹਾਂ ਤੇ ਫ਼ੇਰ ਅਹ ਮਤਲਬ ਕੀ ਇੱਧਰ ਕਹਿੰਦੇ ਵੀ ਤੁਸੀਂ ਆਪਣੀ ਜੇਕਰ ਉਹ ਗੱਲ ਬਾਤ ਕਰਲੋ

ਹੋਰ ਸਭ ਹੋਰ ਗੱਲਬਾਤ

ਦੋ ਦਿਨ ਮੈਂ ਤੇਨੂੰ phone ਕਰਦੀ ਰਹੀ ਤੂੰ ਮੈਨੂੰ phone ਦਾ ਕੋਈ ਜਵਾਬ message ਹੀ ਨਹੀਂ ਦਿੱਤਾ ਹੈਗਾ ਜਵਾਬ ਹੀ ਨਹੀਂ ਦਿੱਤਾ ਦੀਦੀ ਅਸੀਂ ਵਿਆਹ ਗਏ ਸੀ ਮੇਰੇ cousin ਦਾ ਵਿਆਹ ਸੀਗਾ

ਪਰਸੋੰ ਕੱਲ ਏ ਹੋਇਆ ਮਤਲਬ ਪਰਸੋੰ ਚੋਥੇ ਅਸੀਂ ਗਏ ਸੀਗੇ

ਤਾਂਹੀ ਮੈਂ ਕਿਹਾ ਮੈਂ phone ਕਰ ਰਹੀ ਸੀਗੀ ਤੂੰ ਮੈਨੂੰ phone ਦਾ ਕੋਈ ਜਵਾਬ ਨਹੀਂ ਕੋਈ message ਹੀ ਨਹੀਂ ਆਇਆ ਕੋਈ ਵੀ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 ਅੱਛਾ ਵਿਆਹ ਕੀ cousin ਦਾ ਵਿਆਹ ਸੀ

ਕੁੜੀ ਦੀਦੀ ਇੱਧਰ ਪਟਿਆਲੇ side ਦੀ ਸੀਗੀ

ਮੇਰੇ ਜਿਹੜੇ ਤਾਏ ਹੋਣੀ ਨੇ ਉਹ ਪਟਿਆਲੇ ਹੀ ਰਹਿੰਦੇ ਨੇ

ਨਹੀਂ ਇਹ love marriage ਸੀਗੀ ਅੱਛਾ ਚੱਲੋ ਫੇਰ ਵਧੀਆਂ

Italy ਅੱਛਾ ਤੇ Italy ਫੇਰ ਕੁੜੀ ਨੂੰ ਨਾਲ ਲੈਜੇਗਾ ਨਹੀਂ ਹਲੇ ਤਾਂ ਨਹੀਂ ਲੈਕੇ ਜਾਂਦਾ ਹਲੇ ਤਾਂ ਕਹਿੰਦਾ ਸੀ ਹਲੇ ਤਾਂ ਉਰੇ ਹੀ ਹੈ ਹਲੇ ਤਾਂ ਮੁੰਡਾ ਅੱਛਾ ਮੁੰਡਾ ਫਿਰ Italy ਤੋਂ ਉੱਦਾਂ ਛੁੱਟੀ ਆਇਆ ਹੋਣਾ

ਕਹਿੰਦਾ ਵੀ ਮੈਂ ਜਦੋਂ ਦੁੱਜੀ ਵਾਰ ਆਵਾਂਗਾ ਫਿਰ ਮੈਂ ਇਹਦੇ ਫੇਰ ਮੈਂ ਇਹਨੂੰ ਨਾਲ ਲੇਜੁਂਗਾ ਅੱਛਾ ਕੁੜੀ ਦੇ ਬਣਾਦੇਗਾ ਫੇਰ ਮਤਲਬ ਕੇ ਦੁੱਜੀ ਵਾਰ ਚ

ਅੱਛਾ Italy ਉਹ ਅਹ ਕੰਮ ਕੀ ਕਰਦਾ ਉਹਦਾ ਹੈ ਦੀਦੀ hotel ਚ manager ਹੈ ਅੱਛਾ ਤੇ ਫਿਰ marriage ਲਈ ਆਇਆ ਸੀ ਇੱਥੇ

ਅੱਛਾ ਉਹਦੀ age ਕਿੰਨੀ ਮੁੰਡੇ ਦੀ ਮੁੰਡੇ ਦੀ age ਹੋਊਗੀ ਪੱਚੀ ਕ ਸਾਲ ਅੱਛਾ ਚੱਲ ਵਧੀਆਂ Italy ਚ ਮਤਲਬ ਪੱਕਾ ਹੈ ਉਹ ਹਾਂ ਪੱਕਾ ਹੈ ਕਾਫੀ ਸਾਲ ਹੋ ਗਏ ਉਹਨੂੰ

ਅੱਛਾ ਤੇ ਇੱਥੇ ਵੀ ਕੰਮ ਕਾਰ ਹੋਣਾ ਉਹਨਾ ਦਾ

ਉਹ ਤਿੰਨ ਭੈਣ ਭਾਈ ਹੈ ਦੋ ਭੈਣਾ ਇੱਕ ਭਾਈ ਅੱਛਾ ਦੁੱਜੇ married ਹੈ ਨਹੀਂ ਇੱਕ married ਹੈ ਇੱਕ unmarried ਹੈ ਅੱਛਾ ਚਲੋ ਹੁਣ ਤੇ marriage ਹੋ ਗਈ ਹੈ ਹਾਂ ਬਹੁਤ ਵਧੀਆਂ ਸੀਗੀ marriage marriage palace ਚ ਸੀਗੀ

ਅੱਛਾ ਤੇ ਕੀ ਕੀਤਾ ਫੇਰ ਉੱਥੇ ਕੀ ਖਾਦਾ ਪੀਤਾ ਕੀ ਪਾਇਆ

ਤੁਸੀਂ ਪੁੱਛੋ ਨਾ ਸਮਝ ਜਿਹਾ ਨਹੀਂ ਆਂਦਾ ਸੀਗਾ ਵੀ ਕਿਹੜੀ ਚੀਜ ਖਾਈ ਏ or ਕਿਹੜੀ ਛੱਡੀਏ ਅਸੀਂ

ਇੰਨਾ ਜਿਆਦਾ ਸੀਗਾ ਕੋਈ ਦਸ ਪੰਦਰਾ ਤਰ੍ਹਾਂ ਦੀ ਤਾਂ ਉੱਥੇ ਬਰਫੀ ਸੀ

ਹਾਂ ਬਹੁਤ ਜਿਆਦਾ ਵਧੀਆ ਵਿਆਹ ਸੀਗਾ

ਹਾਂ ਉਹਨਾ ਨੇ ਤਾਂ ਕੁੜੀ ਆਲਿਆਂ ਨੇ ਤਾ ਇਨਾਮ ਵੀ ਰੱਖਿਆ ਹੋਇਆ ਸੀਗਾ ਜਿਹੜਾ ਬੰਦਾ ਸਾਰੀਆਂ ਚੀਜ਼ਾਂ ਸਾਨੂੰ ਖਾ ਕੇ ਦੱਸੂਗਾ ਉਹਨੂੰ ਅਸੀਂ ਇੱਕੀ ਹਜ਼ਾਰ ਰੁਪਏ ਦਵਾਂਗੇ

ਇੰਨਾ ਖਾਇਆ ਹੀ ਨੀ ਦੇਖ ਕੇ ਹੀ ਮੰਨ ਭਰ ਗਿਆ ਵੀ ਹਾਏ ਇੰਨਾ ਕੁੱਝ ਫੇਰ ਕਿਸੇ ਨਾ ਕਿਸੇ ਨੇ ਤਾਂ ਫਿਰ ਖਾਦਾ ਹੋਣਾ ਇੰਨੀ ਤਰ੍ਹਾਂ ਦੀਆਂ ਬਰਫੀਆਂ ਇੰਨੇ ਤਰ੍ਹਾਂ ਦਾ ਮਤਲਬ ਇੰਨੇ ਤਰ੍ਹਾਂ ਦੇ ਪਕੋੜੇ or ਇੰਨੇ ਤਰ੍ਹਾਂ ਦੀਆਂ ਸਬਜੀਆਂ ਰੋਟੀਆਂ ਵੀ ਚਾਰ ਚਾਰ ਤਰ੍ਹਾਂ ਦੀਆਂ